ਏਹ ਇੱਕ ਪਹਾੜੀ ਏਰੀਆ ਯਾ ਜਿੱਥੇ ਇੱਕ ਬੋਹੁਤ ਸੋਹਣਾ ਝਰਨਾ ਬਹਿੰਦਾ ਪਿਆ ਯਾ।

ਸ਼ੈਲਫਾਂ ਦੇ ਉੱਪਰ ਰੱਖਿਆ ਹੋਇਆ ਹੈ ਸ਼ੈਲਫ਼ਸ ਦੇ ਉੱਪਰ ਬਿਸਕਿਟ ਲੈ ਸਕਦੇ ਆਂ ਜਾਂ ਕੋਈ ਦੁੱਧ 'ਚ ਪਾ ਕੇ ਖਾਣ ਨੂੰ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸਾਰੀਆਂ ਇੱਥੋਂ ਖਰੀਦੀਆਂ ਜਾ ਸਕਦੀਆਂ ਏ ਆ।

ਦੁਕਾਨਾਂ ਦੇ ਬਾਹਰ ਦੀ ਫੋਟੋ ਆ ਇੱਕ ਤਾਂ ਹੈਗੀ ਆ ਨਰਿੰਦਰ--

ਜਿੱਥੇ ਸਕੈਨ ਪ੍ਰਿੰਟ ਜਾ ਹੋਰ ਜਿਹੜਾ ਕੈਫੇ ਵਾਲੇ ਕੰਮ ਏ ਆ ਓਹ ਕੀਤੇ ਜਾਂਦੇ ਆ।

ਕੂਟਰੀ ਤੇ ਵੀ ਕੁੱਛ ਲੋਕ ਹੈਗੇ ਯਾ ਮੋਟਰਸਾਈਕਲ ਤੇ ਵੀ ਆ ਤੇ ਹੋਰ ਵੀ ਜੇਹੜੇ ਆ--

ਇੱਕ ਸਰਦਾਰ ਆਦਮੀ ਜਿਹੜਾ ਏ ਆ ਟਰੈਡਮਿਲ ਤੇ ਐਕਸਰਸਾਈਜ਼ ਕਰ ਰਿਹਾ ਇ--

ਤੇ ਕੁਝ ਲੋਕ ਜਿਹੜੇ ਆ ਖੜੇ ਆ ਉੱਥੇ ਉਹਨੂੰ ਦੇਖ ਰਹੇ ਆ ਹੱਥ ਵਿੱਚ ਉਹਨਾਂ ਨੇ ਛਤਰੀਆਂ ਫੜੀਆਂ ਹੋਈਆਂ ਤਾਂ ਕਿ ਝਰਨੇ ਦੇ ਪਾਣੀ ਨਾਲ ਉਹ ਗਿੱਲੇ ਨਾ ਹੋਣ।

ਇੱਕ ਨਾਮ ਇਹਦਾ ਹੈਗਾ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ --

ਇਹ ਕੋਈ ਅ ਡਾਕਟਰ ਦੀ ਦੁਕਾਨ ਯਾ ਮਤਲਬ ਦਵਾਈਆਂ ਦੀ ਵੀ ਹੋ ਸਕਦੀਆ ਕਪਬਰਡ ਦੇ ਵਿੱਚ ਜੇੜੀਆਂ ਅਲਮਾਰੀ ਚ ਦਵਾਈਆਂ ਪਾਇਆਂ।

ਜਿੱਥੇ ਹਰ ਤਰ੍ਹਾਂ ਦੇ ਕੱਪੜੇ ਡਰਾਈ ਕਲੀਨ ਕੀਤੇ ਜਾਦੇ ਚਾਹੇ ਲਹਿੰਗਾ ਕੋਟ ਪੈਂਟ ਆ ਸ਼ਰਟ ਆ।

ਜਿੱਥੇ ਮੁਰਗੀਆਂ ਨੂੰ ਰੱਖਿਆ ਜਾਂਦਾ ਹੈ ਤੇ ਓਹਨਾਂ ਨੂੰ ਬਾਅਦ ਵਿੱਚ ਓਹਨਾਂ ਦੇ ਆਂਡੇ ਯਾ ਫੇਰ ਮੁਰਗੀਆਂ ਨੂੰ ਗਾਹ ਸਪਲਾਈ ਕਿੱਤਾ ਜਾਂਦਾ ਹੈ ਓਹਨਾਂ ਦਾ।

ਇੱਕ ਕਾਰ ਮਕੈਨਿਕ ਏ ਆ ਜਿਹੜਾ ਕਿ ਗੱਡੀ ਨੂੰ ਠੀਕ ਕਰਦਾ ਪਿਆ।

ਤਾਂ ਕੇ ਜਿਹੜੇ ਨੇਚਰ ਲਵਰ ਐ ਕੁਦਰਤ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਵਧੀਆ ਲਗਦੀ ਆ ਪਿੱਛੇ ਬਰਫ ਦੇ ਪਹਾੜ ਜਿਹੜੇ ਆ ਉਹ ਵੀ ਦਿਖਦੇ ਪਏ ਆ।